ਹੇਆਰਟ ਫੋਰਡ ਕੋਲ੍ਲੇਗੇ ਓਕ੍ਸ੍ਫੋਰਡ ਟੀ ਰਹੀਮੇ ਕੋਲ੍ਲੇਗੇ ਓਕ੍ਸ੍ਫੋਰਡ ਉਨੀ ਸੂ ਚੁਹਾਤਾਰ ਵਿਚ ਪਹਲੀ ਕੋਲ੍ਲੇਗੇ ਸਨ ਜਿੰਨਾ ਸ੍ਵਾਨਿਯਾਂ ਨੂ ਵੀ ਦਾਖਲਾ ਦੇਣਾ ਵੀ ਫ਼ਰਜੀ ਕੀਤਾ ਸੀ ਏਸ ਤੋ ਪੇਹ੍ਲਾਂ ਆਯ ਸਿਰਫ ਮਰਦਾਂ ਲੈ ਸਨ ਵੂਦ ਲੇਲ ਲਿਬ੍ਰਾਰੀ ਉਨਿਵੇਰ੍ਸਿਟੀ ਦੀ ਮੰਨੀ ਪਰਵਾਨੀ ਟੀ ਪੁਰਾਨੀ ਲਿਬ੍ਰਾਰੀ ਹੈ ਠੀਕ ਹੈ ਜੀ ਹਾਂਜੀ ਏਥੋਂ ਤਕ ਤਾਂ ਠੀਕ ਆਯ ਜੀ ਅੱਗੀ ਤੁਸ੍ਸੀ ਮੇਨ੍ਨੁ ਮਤਲਬ ਕੈਮ੍ਪੁਸ ਬਾਰੀ ਥੋਰਾ ਦਸ ਸਕ ਹਾਂਜੀ ਜੀ ਕਹਿੰਦੇ ਉਨਿਵੇਰ੍ਸਿਟੀ ਕੋਲ ਦੂਜਿਯਾਂ ਉਨਿਵੇਰ੍ਸਿਤ੍ਯਾਂ ਵਾਂਗੂ ਕੋਈ ਇਕ ਕੈਮ੍ਪੁਸ ਨਹੀ ਏਹਦੀ ਏਥ੍ਤੀ ਕੋਲ੍ਲੇਗੇ ਚੇ ਹੋਸਟਲ ਟੀ ਲਿਬ੍ਰਾਰਿਯਾੰ ਪੂਰੀ ਓਕ੍ਸ੍ਫੋਰਡ ਸ਼ੇਹਰ ਵਿਚ ਪਸਰੇ ਹੋਏ ਹਨ ਸਾਇੰਸ ਏਰੀਆਂ ਕੈਮ੍ਪੁਸ ਵਾਂਗੂ ਲਗਦਾ ਹੈ ਜੇ ਉਥੇ ਕਈ ਪਾਸੇ ਇਕੱਠੇ ਨੇ ਓਹਨਾ ਕੋਠੀਆਂ ਵਿਚੋਂ ਇਹ ਉਨਿਵੇਰ੍ਸਿਟੀ ਦਾ ਨਿਸ਼ਾਨ ਸੰਜਯ ਜਾਂਦਾ ਹੈ ਇਹ ਮੇਕ੍ਸਿਕੋ ਨਹੀ ਇਹ ਆ ਮੋਸਿਕ਼ੀ ਡੀ ਪ੍ਰੋਗ੍ਰਾਮ ਟੀ ਲੇਕ੍ਤੁਰਾਂ ਟੀ ਉਨਿਵੇਰ੍ਸਿਟੀ ਪ੍ਰੋਗ੍ਰਾਮ੍ਮਾਂ ਲੈ ਵਾਰ੍ਤ੍ਯਾਂ ਜਾਂਦਾ ਹੈ ਸੋਲ੍ਦੋਨੀ ਠੇਆਟਰ ਤੋ ਪੇਹ੍ਲਾਂ ਸੈਂਟ ਮਾਰ੍ਰੀ ਗਿਰਜਾ ਉਨਿਵੇਰ੍ਸਿਟੀ ਪ੍ਰੋਗਰਾਮਾ ਲੈ ਵਾਰ੍ਤ੍ਯਾ ਜਾਂਦਾ ਸੀ ਚਰਾਈਟਸਟ ਚਰਚ ਕਰਿਬਡਲ ਓਕਰਪੋਰਡ ਕਾਉਂਟੀ ਦਾ ਵੱਡਾ ਗਿਰਜਾ ਬੀ ਏ ਤੇ ਕਰਾਸਟ ਇਸਟਚਰਚ ਕਾਲਜ ਓਕਸਡ ਦਾ ਵੀ ਗਿਰਜਾ ਏ university ਵਿਚ ਸ਼ੈ ਹਾਲ ਵੀ ਨੀ ਜਿਹੜੇ ਵਖਰੇ ਇਸਾਈ ਅੰਗਾਂ ਨੀ ਬਣਾਏ ਨੀ ਇਹ ਚੇ ਹਾਲ ਆਯ ਨੀ ਹਾਲ ਸੈਂਟ ਹੋਉਸੇ ਸੈਂਟ ਬਨਿਤ ਹਾਲ ਰੇਗੇੰਟ ਪਾਕ ਕੋਲ੍ਲੇਗੇ ਬਲਿਕ ਫੋਰੇੰਸਿਕ ਕਿਮਟੀਅਨ ਬੋਲ੍ਯ੍ਵੋਲ ਕੋਲ੍ਲੇਗੇ university ਕੋਲ੍ਲੇਗੇ ਟੀ ਮੋਰਟੋਨ ਕਾਲੇਗੇ ਏਥੋਂ ਡੀ ਸਬ ਤੋ ਪੁਰਾਨੀ ਕੋਲ੍ਲੇਗੇ ਨੀ ਟੀ ਇੰਨਾ ਦਾ ਮੁੜ੍ਹ ਤੇਰ੍ਹਵੀਂ ਸਾਡੀ ਵਿਚ ਪ੍ਯ ਸੀ ਗ੍ਰੀਨ ਤੇਮ੍ਪ੍ਲਿੰਤੋੰ ਕਾਲਜ ਅਕਤੂਬਰ ਦੋ ਹਜ਼ਾਰ ਅਠ ਵਿਚ ਬਨਯ ਟੀ ਸਬ ਤੋ ਨਵੀ ਕਾਲਜ ਇਹ ਉਨੀ ਸੂ ਪੈਹੇਠ ਵਿਚ ਏਥੀ ਡੀਕਾਲਜਾਂ ਦਾ ਆਪਸੀ ਮੇਲ ਵਿਧਾਨ ਟੀ ਦੇ ਕਾਲਜਾਂ ਕੋਲ੍ਲੇਗੇ ਨੂ ਬਣਾਂ ਲੈ ਟੀ ਲਾਗੋ ਕਰਨ ਕਰਨ ਲੈ conferences of colleges ਬਣਾਈ ਗਈ ਠੀਕ ਐ ਠੀਕ ਐ ਜੀ ਹਾਜੀ ਇਥੋ ਅਗੀ ਪ੍ਰਬੰਧ ਬਾਰੇ ਤਾ ਮੈਨੂੰ ਵੀ ਥਨੋਲੇਦਗੇ ਆਯ ਮੇਂ ਦਸ ਦੇਣੀ ਆ ਤੁਹਾਨੂ ਕੈਥੋਲਿਕ ਓਕ੍ਸ੍ਫੋਰਡ ਉਨਿਵੇਰ੍ਸਿਟੀ ਚਾਲੀ ਡੀ ਨੇਰੀ ਕੋਲ੍ਲੇਗਾਂ ਨਾਲ ਰਲ ਕ ਬਣਾਈ ਆਯ ਜੇਦਾ ਆਗੂ ਵੀਏਸ ਚਾਨਸਲਾਰ ਹੈ ਤੇ vice ਚੰਕ੍ਲੇਰ ਦੀ ਜੇਰੀ ਕੁਰਸੀ ਹੈ ਨਾ ਨ੍ਮਿਸ਼ੀ ਹੁੰਦੀ ਹੈ। ਚਾਸਲਾਰ ਨੂ ਚੁਣਿਆ ਜਾਂਦਾ ਹੈ ਜਦ ਕੇ ਅਸਲ ਤਾਕ਼ਤ vice ਚੰਕ੍ਲੇਰ ਕੋਲ ਹੁੰਦੀ ਹੈ ਯੂਨੀਵਰਸਿਟੀ ਕੋਂਸਿਲ ਇਹਦੇ ਚਲਾੰਨ ਤੇ ਕਾਨੂਨ ਬਨੂੰ ਦੀ ਜ੍ਮਿਵਾਰੀ ਏ ਟੀ ਏਹਦੀ ਵਿਚ ਵਿਕੇ ਚੰਕ੍ਲੇਰ ਦੇਪਾਰ੍ਤ੍ਮੇੰਟ ਡੀ ਆਗੂ ਕਾਠ ਚੁਣੀ ਲੋਗ ਨੂ ਸਟੂਡੇੰਟ ਉਨਿਓਂ ਡੀ ਲੋਕ ਹੁੰਦੀ ਨੀ ਇਕਿ ਹਜ਼ਾਰ ਤੋ ਵਧ ਪਾਰ੍ਹਾਕੂ ਏਥੀ ਪਾਰ੍ਹ੍ਡੀ ਨੀ ਜਿੰਨਾ ਵਿਚੋ ਗਾਯਾਰਾ ਹਜ਼ਾਰ ਸਾਤ ਸੋ ਬਾਵਿਨ੍ਜਾ ਦੇ ਨੋ ਹਜ਼ਾਰ ਛੇ ਸੋ ਇਕਿ ਗ੍ਰਾਦੁਆਤੇਨੀ ਦੋ ਹਜ਼ਾਰ ਬਾਰਾ ਵਿਚ ਸਤਰ ਹਜ਼ਾਰ ਦੋ ਸੂ ਪਾਰ੍ਹਾਕੁਵਾਂ ਨੀ ਏਥੀ ਪਰ੍ਹਨ ਲੈ ਏਥੀ ਅਖ੍ਯਾ ਸੀ ਇੱਥੋਂ ਤੱਕ ਦੀ ਜਾਣਕਾਰੀ ਕਿਵੇ ਦੀ ਲੱਗੀ ਜੀ ਬੋਹਤ ਵਾਦਿਯ ਤ੍ਰੀਕ੍ਯ ਨਾਲ ਤੁਸੀਂ ਏਹੀ ਜੇਰ੍ਰਾ ਪ੍ਰਬੰਦ ਕਾਰੀ ਦਾਸ੍ਸ੍ਯਾ ਵਾਦਿਯ ਦਾਸ੍ਸ੍ਯਾ ਆਪਣਾ ਕੀਮਤੀ ਸਮਮਾ ਕੜਨ ਲਈ ਠੰਵਾਦ ਵਾਦ ਜੀ ਹਨ ਜੀ ਤੁਹਾਡਾ ਵੀ ਬੋਹਤ ਬੋਹਤ ਧਨਵਾਦ ਤੁਸੀਂ ਮੇਨ੍ਨੁ ਆਕਸਫੋਰਡ university ਬਾਰੇ ਇੰਨਾ detail ਵਿਚ ਜਾ ਕ ਦੱਸਿਆ ਹੁਣ ਮੇਰੀ ਲੈ ਥੋੜੀ ਜੈ ਆਸਾਨੀ ਹੋ ਜਾਏ ਗੀ

ਹਾਜੀ ਥਾਨਕ ਯੋਊ ਜੀ

ਹਾਂਜੀ ਹੋਰ ਕਿਵੇਂ ਓ ਵਧੀਆ ਤੁਸੀਂ ਦੱਸੋ ਵਧੀਆ ਵਧੀਆ

ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਦੀਪ ਕੋਰ ਹੈ ਜੀ ਅੱਛਾ my name is ਸਿਮਰਨਜੀਤ ਕੋਰ ਠੀਕ ਹੈ ਜੀ

ਹੋਰ ਸਾਰੇ ਵਧੀਆ ਹਾਂਜੀ ਸਭ ਵਧੀਆ ਹੋ ਤੁਸੀਂ ਕੀ ਕਰਦੇ ਓ

ਅੱਛਾ ਥੋਨੂੰ ਖੇਤੀਬਾੜੀ ਬਾਰੇ ਮਤਲਬ ਕਿੰਨਾ ਕੁ ਪਤਾ ਹੈ ਅਮ ਖਖੇਤੀਬਾੜੀ ਮਤਲਬ ਇੰਨਾ ਮਤਲਬ ਇੰਨਾ ਵੀ ਨੀ knowledge ਮਤਲਬ ਊਂ ਪਤਾ ਮਤਲਬ ਕੇ ਹਾਂ ਕਿਵੇਂ ਕਿਵੇਂ ਉਹ ਕੀਤਾ ਜਿਵੇਂ ਕੀ ਹਨਾ ਉਤਪਾਦਨ ਹੋਣ ਵਾਲੀਆਂ ਫਸਲਾਂ ਦੀ ਹਨਾ ਪੰਜਾਬ ਵਿੱਚ ਹਰ ਤਰ੍ਹਾਂ ਦੀ ਫਸਲ ਦੀ ਖੇਤੀ ਜਾਂਦੀ ਆ ਹਨਾ

ਹਮ ਪਰ ਪੰਜਾਬ ਦੇਸ਼ ਵਿੱਚ ਚੋਲ ਤੇ ਕਣਕ ਦੀ ਵਧੀਆ ਪੈਦਾਵਰ ਹੁੰਦੀ ਆ ਹਨਾ ਫਸਲਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਕਿੰਨੂ ਦਾ ਕਾਫੀ ਭੰਡਾਰ ਆ ਵੀ ਮਤਲਬ ਖਾਸਾ ਉਹ ਹੁੰਦਾ ਕਿੰਨੂ ਦਾ

ਹਾਂ ਹਾਂ ਉੱਦਾਂ ਫ਼ੇਰ ਅਮ ਅੱਗੇ ਹੈਗਾ ਇੱਕ ਵੀ ਪੰਜਾਬ ਵਿੱਚ ਚੋਲਾਂ ਤੋਂ ਇਲਾਵਾ ਹਨਾ ਵੀ ਕਣਕ ਦਾ ਵੀ ਵੀ ਹੁੰਦਾ ਹਨਾ ਕਪਾਹ

ਹਾਂ ਇਹਨਾ ਦੀ ਖੇਤੀ ਜਾਂਦੀ ਆ ਇਸ ਤੋਂ ਇਲਾਵਾ ਉਹੀ ਹੋਗਿਆ ਜਿਵੇਂ ਜੇ ਸਬਜੀਆਂ ਦੀ ਗੱਲ ਕਰੀਏ ਤਾਂ ਲਗਭਗ ਹਰ ਇਕ ਤਰ੍ਹਾਂ ਦੀ ਸਬ੍ਜ਼ੀ ਪੈਦਾ ਹੁੰਦੀ ਆ ਉਹਦੇ ਵਿੱਚ

ਹਾਂ ਇਹ ਤਾਂ ਹੈ ਹੀ ਇਹ ਤੋਂ ਇਲਾਵਾ ਫ਼ੇਰ ਜਿਵੇਂ ਹੋਗਿਆ ਹਨਾ ਖੇਤੀਬਾੜੀ ਦਾ ਅਧਿਅਨ ਜਿਵੇਂ ਹੋਗਿਆ ਖੇਤੀਬਾੜੀ ਦੀ ਵਿਗਿਆਨ ਵੱਲੋਂ ਜਾਣਿਆ ਜਾਂਦਾ ਹੈ

ਫ਼ੇਰ ਊਂ ਹੋਗਿਆ ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਮਤਲਬ ਬਹੁਤ ਸਾਲ ਹੋਗੇ ਇਹਨੂੰ

ਉਹ technology ਦਵਾਰਾ ਚਲਾਇਆ ਹੈ ਹਨਾ ਅਤੇ ਇਹਨੂੰ ਇਹਨੂੰ ਪ੍ਰਭਾਸ਼ਿਤ ਮਤਲਬ ਪ੍ਰਭਾਸ਼ਿਤ ਕੀਤਾ ਗਿਆ ਹੈ ਹਾਂਜੀ ਹਾਂ ਹਮ ਇੱਦਾਂ ਉਹ ਕੀਤਾ ਗਿਆ ਬੱਸ ਜੇ ਆਪਾਂ ਮੰਨੀਏ ਜੇ ਇਹਨੂੰ ਵੱਡੇ ਪੱਧਰ ਤੇ ਹਨਾ ਜੇ ਖੇਤੀ ਲਈ ਹਨਾ ਖੇਤੀਬਾੜੀ ਅਧਾਰਿਤ ਉਹ ਹੋਇਆ ਮਤਲਬ ਖੇਤੀ ਪ੍ਰ੍ਮੁੱਖ ਖੇਤੀਬਾੜੀ ਵਿਧੀ ਆ ਇਹ

ਹਾਂ ਇਹਨੂੰ ਪ੍ਰ੍ਮੁੱਖ ਦਾ ਨਾਮ ਦਿੱਤਾ ਗਿਆ ਹੈ ਹਾਂਜੀ ਖੇਤੀਬਾੜੀ ਦੀ ਗੱਲ ਕਰੀਏ ਤਾਂ ਹੁਣ ਆਪਣੀ ਮਤਲਬ ਜਿਵੇਂ ਕਿਸਾਨ ਹੈ ਉਹ ਹਰ ਤਰ੍ਹਾਂ ਦੀਆਂ ਸਬਜੀਆਂ ਉਗਾਂਦੇ ਆ ਜਿਵੇਂ ਦਾਲਾਂ ਹੋਗੀਆਂ ਹਨਾ ਛੋਲਿਆਂ ਦੀ ਦਾਲ ਹੋਗੀ ਚਨਿਆ ਦੀ ਦਲ ਹੋਗੀ ਤੇ

ਅਮ ਮਸਰੀ ਵਗੈਰਾ ਇਹ ਸਾਰੀਆਂ ਦਾਲਾਂ ਦਾ ਮਤਲਬ ਹੁਣ ਉਤਪਾਦ ਕਰਦੇ ਆ ਹਾਂ ਹਾਂ

flowers ਵਗੈਰਾ ਬਹੁਤ ਲਗਾਏ ਜਾਂਦੇ ਆ

ਹਾਂਜੀ ਖੇਤੀਬਾੜੀ ਨੂੰ ਲੈਕੇ ਆਪਣੇ ਇਹਦੇ ਵਿੱਚ ਭਾਰਤ ਵਿੱਚ ਬਹੁਤ ਤਿਓਹਾਰ ਵੀ ਮਨਾਏ ਜਾਂਦੇ ਆ

ਜਿਵੇਂ ਆਹ ਵਿਸਾਖ ਦਾ ਹੋਗਿਆ ਹਨਾ ਇਹਦੇ ਵਿੱਚ ਉਹ ਕੀਤਾ ਜਾਂਦਾ ਹੈ ਕਣਕ ਦੀ ਉਹ ਕੀਤੀ ਜਾਂਦੀ ਹੈ ਵਡਾਈ ਕੀਤੀ ਜਾਂਦੀ ਹੈ ਇਹਦੇ ਵਿੱਚ

ਇਹ ਤਾਂ ਬਹੁਤ ਕੀਤਾ ਜਾਂਦਾ ਖੇਤੀਬਾੜੀ ਦਾ ਪਹਿਲਾ ਚੱਲ ਇਹ ਵੀ ਫਾਇਦਾ ਚੱਲ ਆਪਾਂ ਨੂੰ ਫਾਇਦਾ ਹੁੰਦਾ ਇਹਦਾ

ਹਮ ਖੇਤੀਬਾੜੀ ਦੇ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਜਿਵੇਂ ਕੀ ਸਬਜੀਆਂ ਵਗੈਰਾ ਖਾਣ ਨੂੰ ਮਿਲਦੀਆਂ ਹਰੀਆਂ ਸਬਜੀਆਂ

ਸਾਨੂੰ ਵਧੀਆ ਵਧੀਆ fruit ਖਾਣ ਨੂੰ ਮਿਲਦੇ ਆ ਹਮ ਤੇ ਕਈ ਦਰਖਤ ਹਾਂਜੀ ਤੇ ਕਈ ਇੱਦਾਂ ਦੇ ਵੀ ਹੁੰਦੇ ਆ ਜਿਹਨਾ ਨੂੰ ਮਤਲਬ ਬਿਮਾਰੀਆਂ ਦਾ ਉਹ ਹੁੰਦਾ ਅਮ ਬਿਮਾਰੀਆਂ ਖਤਮ ਹੁੰਦੀਆਂ

ਫ਼ੇਰ fuel ਇਹਦਾ ਕੱਚੇ ਮਾਲ ਵਿੱਚ ਵੰਡੀਆਂ ਜਾ ਸਕਦਾ ਹੈ ਉਹਦੇ ਵਿੱਚ ਮਤਲਬ ਕੱਚੇ ਮਾਲ ਵਿੱਚ ਹਨਾ ਖਾਸ ਅਮ ਜਿਵੇਂ ਕਹਸ ਭੋਜਨ ਵਿੱਚ ਉਹ ਹੋਗਿਆ ਜਿਵੇਂ ਅਨਾਜ ਹੋਗਿਆ ਹਨਾ ਖਾਸ ਭੋਜਨ ਹੁੰਦਾ ਜਿਹੜਾ ਮਤਲਬ ਆਪਣਾ ਅਨਾਜ ਸਬਜੀਆਂ ਫਲ ਹੋਗੇ ਤੇਲ ਮੀਟ ਮਸਾਲੇ ਆਹ ਉਹਦੇ ਵਿੱਚ ਸ਼ਾਮਿਲ ਹੁੰਦੇ ਆ ਇਹ ਹੋਗਿਆ ਮਤਲਬ ਖਾਸ ਭੋਜਨ ਹੈ ਜਿਹੜਾ ਆਪਣਾ

ਹਾਂਜੀ ਹਾਂਜੀ ਜਿਵੇਂ ਆਪਣੇ ਫੀਸਦੀ ਪੇਂਡੂ ਆਬਾਦੀ ਕਿਸੇ ਵੀ ਜਿਵੇਂ ਰੂਪ ਵਿੱਚ ਖੇਤੀ ਦੇ ਨਾਲ ਅਮ

ਇਹਦੇ through ਮਤਲਬ ਸਾਰਾ ਕੁੱਝ ਇਹਦਾ ਆਪਾਂ ਤਾਂ ਇਹਦੇ ਨਾਲ ਹੁੰਦੇ ਹਾਂ ਫ਼ੇਰ ਵੀ

ਇੰਨਾ ਉਹ ਰਹੇ ਹਾਂ ਉਹਦੇ ਨਾਲ ਹੋ ਰਿਹਾ ਸਭ ਕੁੱਝ ਫ਼ੇਰ ਉਹ ਆ ਗਿਆ ਜਿਵੇਂ fibers fibers ਵਿੱਚ ਹੋਗਿਆ ਹਨਾ ਜਿਵੇਂ ਕਪਾਹ ਹੋਗੀ ਫ਼ੇਰ ਉੰਨ ਫ਼ੇਰ ਭੰਗ ਫ਼ੇਰ ਰੇਸ਼ਮ ਹਨਾ

ਖੇਤੀ ਦਾ ਉਪਚਾਰ ਕਰਦੇ ਆ ਉਹਦੇ ਨਾਲ ਏ ਆਪਾਂ ਨੂੰ ਇਹ ਸਾਰੀਆਂ ਚਿਆਂ ਪ੍ਰਾਪਤ ਹੁੰਦੀਆਂ ਨੇ ਹਮ ਹਮ ਇਹਦੇ ਨਾਲ ਸਗੋਂ ਉਹ ਹੁੰਦਾ ਹੈ ਜਿਵੇਂ ਹੋਰ ਮਤਲਬ ਜਿਹੜੀ ਲਾਭਦਾਇਕ ਸਮਗਰੀ ਹੁੰਦੀ ਆ ਜਰੂਰੀ ਹਨਾ ਮਤਲਬ

ਉਹ ਉਹ ਪੋਦਿਆਂ ਦੁਆਰਾ ਹੀ ਤਿਆਰ ਕੀਤੀ ਜਾਂਦੀ ਆ ਹੁਣ ਜੇ

ਉਹ ਉਹਨਾ ਪਰ ਹੈ ਉਹ ਲੱਗਣਾ ਸਭ ਕੁੱਝ

ਹਮ ਹੁਣ ਪੋਦਿਆਂ ਦਵਾਰਾ ਸਭ ਕੁੱਛ ਤਿਆਰ

ਜੇ ਹੁਣ ਕਿਸਾਨ ਇਹਨਾ ਦੀ ਖੇਤੀ ਨਹੀਂ ਕਰਨਗੇ ਤਾਂ ਤਾਂ ਆਪਣਾ ਸਾਰਾ ਪੰਜਾਬ ਜੋ ਹੈ ਉਹ ਭੁੱਖਾ ਮਰਜੁਗਾ

ਹੁਣ ਕਿਸਾਨ ਕਰਕੇ ਆਪਾਂ ਇੱਧਰ ਜਿਓੰਦੇ ਬੈਠੇ ਹਾਂ ਤੇ ਉਹਨਾ ਨੇ ਇੰਨੇ ਤਰੱਕੀ ਕਰੀ ਆ ਉਹਨਾ ਨੇ ਇੰਨੀ ਮਿਹਨਤ ਕੀਤੀ ਆ ਤਾਂਹੀ ਆਪਾਂ ਨੂੰ ਅੱਜ ਖਾਣ ਪੀਣ ਨੂੰ ਮਿਲ ਰਿਹਾ ਹੈ

ਨਹੀਂ ਫ਼ੇਰ ਆਪਾਂ ਨੂੰ ਆਪਾਂ ਕਿਆ ਭੁੱਖੇ ਹੀ ਮਰ ਜਾਂਦੇ ਫ਼ੇਰ ਤਾਂ ਆਪਾਂ ਜਦੋਂ ਕੁਛ ਖਾਣ ਨੂੰ ਨੀ ਹੁੰਦਾ ਖੇਤਾਂ ਚ ਕੁੱਛ ਹੁੰਦਾ ਨਾ ਓ ਲੱਗਿਆ ਹੋਇਆ

ਜਿਵੇਂ ਹਮ ਜਿਵੇਂ ਦਰਖਤ ਜੇ ਛੋਟੇ ਬੂਟੇ ਲਾਉਂਦੇ ਹਾਂ ਫ਼ੇਰ ਹੀ ਵੱਡੇ ਹੁੰਦੇ ਆ ਇਹ

ਹਮ ਉਹਨਾ ਨਾਲ ਹੀ ਆਪਾਂ ਨੂੰ ਸਾਂਹ ਲੈਣ ਨੂੰ ਮਿਲਦਾ ਹੈ ਸਾਂਹ ਵੀ ਪਤਾ ਨਾਲ ਹੀ ਦਰਖਤਾਂ ਨਾਲ ਹੀ ਉਹ ਹੁੰਦਾ ਹਿਆ ਜਿਹਨਾ

ਹਾਂਜੀ ਜਿਵੇਂ ਕਿਸਾਨ ਹੁਣ ਖੇਤੀ ਕਰਦੇ ਆ ਉਹ ਇੰਨੀ ਧੁੱਪ ਦੇ ਵਿੱਚ ਕੰਮ ਕਰਦੇ ਉਹ ਦੁਪਹਿਰ ਨੂੰ ਜਾਂਦੇ ਆ ਰਾਤ ਨੂੰ ਆਪਣੀ ਨੀਂਦ ਛੱਡ ਕੇ ਖੇਤੀ ਰਾਤ ਨੂੰ ਦੇਖਣ ਜਾਂਦੇ ਆ ਇੱਕ ਖੇਤੀ ਕਰਦੇ ਆ ਆਪਣੇ ਲਈ ਇੰਨਾ ਜਿਆਦਾ ਮਤਲਬ sacrifice ਕਰਦੇ ਆ

ਹੁਣ ਜਿਵੇਂ ਹੁਣ ਜਿਵੇਂ ਗਰਮੀ ਆ ਰਹੀ ਆ ਹਨਾ ਇੰਨੀ ਫ਼ੇਰ

ਇੰਨੀ ਧੁੱਪ ਵਿੱਚ ਵੀ ਉਹਨਾ ਨੇ ਇੰਨੇ ਖੇਤ ਵਿੱਚ ਕੰਮ ਕਰਨਾ ਹਨਾ ਆਪਾਂ

ਕਿਤੇ ਧੁੱਪ ਚ ਇੰਨਾ ਰਹੀ ਸਕਦੇ ਹਾਂ ਵੀ ਹਾਂ ਵੀ ਆਪਾਂ ਜਦੇ ਲੰਘ ਲੁਂਘ

ਬਚਾਰੇ ਉਹ ਵੀ ਤਾਂ ਮਤਲਬ ਆਪਣੇ ਲਈ ਓ ਮਿਹਨਤ ਕਰਦੇ ਆ ਇੰਨੀ ਹਾਂਜੀ ਇਹੀ ਆ ਕਿਸਾਨ ਜਿਹੜਾ ਸਾਰੀ ਮਤਲਬ ਦੁਨੀਆ ਦਾ ਢਿੱਡ ਭਰਦੇ ਆ ਹੁਣ ਇੱਦਾਂ ਹੈ ਤਾਂ ਕਰਕੇ ਹੁਣ ਆਪਾਂ ਇੱਦਾਂ ਆ ਹਾਂਜੀ ਕਈ ਜਿਵੇਂ ਆਪਣੇ ਇੱਥੇ ਚੋਲ ਜਿਆਦਾ ਲਗਾਉਣ ਲੱਗ ਗਏ ਇਹਨਾ ਨਾਲ ਮਤਲਬ ਹੁਣ ਜਿਵੇਂ ਆਪਣੇ ਧਰਤੀ ਦਾ ਪਾਣੀ ਵੀ ਜੋ ਉਹ ਘਟ ਰਿਹਾ ਕਿਉਂਕਿ ਜਿਹੜੀ ਇਹ ਹੁੰਦਾ ਨੀ ਜੀਰੀ ਹੁੰਦੀ ਆ ਇਹ ਜਿਆਦਾ ਪਾਣੀ ਸੋਖਦੀ ਹੈ

ਤੇ ਪਹਿਲਾਂ ਸੀ ਲੋਕ ਏਵੇਂ ਕਰਦੇ ਹੁੰਦੇ ਇੰਨੇ ਮਤਲਬ rice ਵਗੈਰਾ ਖਾਂਦੇ ਸੀਗੇ ਪਹਿਲਾਂ ਇਹਨਾ ਦੀ ਖੇਤੀ ਮਤਲਬ ਬਹੁਤ ਜਿਆਦਾ ਘੱਟ ਹੁੰਦੀ ਸੀ ਇਹਨਾ ਦੀ ਜੀਰੀ ਦੀ ਤੇ ਹੁਣ ਤਾਂ ਜਿਵੇਂ ਬਾਸਮਤੀ rice ਆਗੇ ਹਨਾ ਆਪਣੇ simple rice ਆਗੇ

ਹਾਂਜੀ ਫ਼ੇਰ ਇਹਾਂ ਦੀ ਜੋ ਵੀ ਹੈ ਮਤਲਬ ਇਹ ਜਾਣਾ ਜਿਆਦਾ ਇਹਨਾ ਦੀ ਕੀਤੀ ਜਾਂਦੀ ਹੈ ਹੁਣ ਜਿਵੇਂ ਆਹ ਮੋਸਮ ਚੱਲ ਰਿਹਾ ਅਮ ਹੁਣ ਤਾਂ ਕਣਕ ਦੀ ਵਾਰੀ ਹੈ ਜਦੋਂ ਕਣਕ ਦੀ ਵਾਢੀ ਹੋਜੂਗੀ ਫ਼ੇਰ ਇਹਨਾ ਨੇ ਮਤਲਬ ਉਹ ਲਗਾਉਣੀ ਹੈ ਜੀਰੀ ਲਗਾਉਣੀ ਹੈ ਫ਼ੇਰ ਉਹ ਕਿੰਨਾ ਕਿੰਨਾ ਜਿਆਦਾ ਪਾਣੀ ਉਹ ਹੁੰਦਾ ਹੈ ਇਹਦੇ ਚ ਮਤਲਬ ਜੀਰੀ ਹੁਣ ਇਹਨਾ ਬਹੁਤ ਜਿਆਦਾ ਹੀ ਲਗਾਉਣ ਲੱਗ ਗਏ

ਹਾਂਜੀ ਹੁਣ ਇਹਦੇ ਨੁਕਸਾਨ ਵੀ ਬਹੁਤ ਆ ਫਾਇਦੇ ਵੀ ਬਹੁਤ ਆ ਆਪਾਂ ਨੂੰ

ਪਹਿਲਾਂ ਜਿਆਦਾਤਰ ਪਹਿਲਾਂ ਜਿਆਦਾਤਰ ਹੁਣ ਜਿਵੇਂ ਹੁਣ ਹੁੰਦੀ ਸੀ ਨਾ ਮੱਕੀ ਵਗੈਰਾ ਇਹਨਾ ਦੀ ਜਿਆਦਾ ਖੇਤੀ ਕੀਤੀ ਜਾਂਦੀ ਸੀ ਇਹ ਜਿਆਦਾ ਲੱਗਦੀ ਹੁੰਦੀ ਸੀ ਕਪਾਹ ਵਗੈਰਾ ਲੱਗਦੀ ਹੁੰਦੀ ਸੀ ਹਾਂਜੀ ਅੱਜਕਲ ਬਹੁਤ ਘੱਟ ਅੱਜਕਲ ਗੰਨੇ ਵੀ ਜਿਆਦਾ ਹੋ ਰਹੀ ਹੈ ਜਿਵੇਂ ਅਮ ਕਣਕ ਦੀ ਜੀਰੀ ਦੀ ਇਹ ਚੀਜ਼ਾਂ ਦੀ ਜਿਆਦਾ ਖੇਤੀ ਹੋ ਰਹੀ ਹੈ ਸਬਜੀਆਂ ਦੀ ਹੋ ਰਹੀ ਹੈ

ਅੱਜਕਲ ਹਾਂਜੀ ਜਿਵੇਂ ਉਹ ਹਰੀ ਮੂੰਗੀ ਦੀ ਦਾਲ ਹੁੰਦੀ ਹੈ ਉਹਨਾ ਦੀ ਵੀ ਖੇਤੀ ਹੋ ਰਹੀ ਹੈ ਅੱਜਕਲ ਬਹੁਤ ਜਿਆਦਾ

ਹਾਂਜੀ ਹੁਣ ਸਾਡੇ ਸਾਡੇ ਪਹਿਲਾਂ ਪਤਾ ਕਿਵੇਂ ਦਾ ਮਤਲਬ ਜਿੱਥੇ ਅਸੀਂ ਮਤਲਬ ਹੁਣ ਲੰਘ ਕੇ ਜਾਂਦੇ ਹਾਂ ਹਨਾ ਪਤਾ ਸੜਕ ਤੇ ਇਹਨਾ ਨੇ ਕੀਤਾ ਮਤਲਬ ਖਾਸੀ ਉਹ ਕਣਕ ਬੀਜੀ ਹੋਈ ਆ ਉੱਥੇ ਸਾਰੀ ਓ

ਇੱਕ ਹੁਣ ਜੇ ਇਹਨਾ ਨੂੰ ਧੁੱਪ ਲੱਗੂ ਗੀ ਹਨਾ ਤਾਂ ਉਹਨਾ ਨੇ ਉੱਗਣਾ ਹੈ ਉਹਦੇ ਮਤਲਬ ਦਰਖਤ ਆ ਰਹੇ ਸੀ ਸਾਰੀ ਨੂੰ ਛਾਵਾਂ ਆ ਰਹੀ ਸੀ ਹਨਾ ਉਹਨੂੰ ਧੁੱਪ ਤਾਂ ਲੱਗ ਹੀ ਨੀ ਰਹੀ ਸੀ ਫ਼ੇਰ

ਜਿਹੜੇ ਮਤਲਬ ਹੈਗੇ ਸੀ ਦਰਖਤ ਸਾਰੇ ਵੱਡੇ ਤਾਂ ਉਹਨਾ ਤੱਕ ਹੁਣ ਧੁਪ ਜਾ ਰਹੀ ਆ

ਉਦੋਂ ਤੱਕ ਉਹਨਾ ਨੂੰ ਵੀ ਹੁਣ time ਲੱਗ ਹੀ ਜਾਣਾ ਵਧਣ ਨੂੰ ਹੁਣ ਮਿੰਟ ਵਿੱਚ ਤਾਂ ਵੱਧ ਨੀ ਸਕਦੀ ਕਣਕ ਟੇਮ ਤਾਂ ਹੁਣ ਲੱਗੇ ਗਾ ਹੀ ਜਿੰਨੇ

ਲੱਗੇ ਗੀ ਉੰਨੀ ਜਿਆਦਾ ਉਹ ਹੋਏਗੀ ਹਾਂ

ਹਾਂਜੀ ਕਿਸਾਨਾਂ ਨੂੰ ਕਿੰਨਾ ਜਿਆਦਾ ਨੁਕਸਾਨ ਹੁੰਦਾ ਹੈ

ਉਹਨਾ ਦੀ ਖੂਨ ਪਸੀਨੇ ਦੀ ਕਮੀ ਹੁੰਦੀ ਆ ਉਹ ਸਾਰੀ ਮਤਲਬ ਖਰਾਬ ਹੋ ਜਾਂਦੀ ਆ ਹਨਾ

ਹਮ ਇਹਦੇ ਮਤਲਬ ਉਹ ਫਾਇਦੇ ਵੀ ਇਹਦੇ ਠੀਕ ਆ ਹੁਣ ਜਿਵੇਂ ਅਮ ਖੇਤੀ ਤੋਂ ਰਾਸ਼ੀ ਦਾ ਇੱਕ ਵੱਡਾ ਹਿੱਸਾ ਪ੍ਰਾਪਤ ਹੁੰਦਾ ਇਹਤੋਂ ਖੇਤੀ ਤੋਂ ਦੇਖਲੋ

ਖੇਤੀ ਤੋਂ ਇੱਦਾਂ ਵੱਡਾ ਹਿੱਸਾ ਪ੍ਰਾਪਤ ਹੋ ਸਕਦਾ ਹੈ ਫ਼ੇਰ ਇਹਦਾ ਆਗਿਆ ਆਹ ਖੇਤੀ ਜਿਵੇਂ ਖੇਤੀ ਹੋਗੀ ਖੇਤੀ ਸਾਡੇ ਦੇਸ਼ ਲਈ ਜਨਸੰਖਿਆ ਦਾ ਪਾਲਣ ਪੋਸ਼ਣ ਕਰਦੀ ਹੈ ਆਪਾਂ ਨੂੰ

ਫਾਇਦਾ ਤਾਂ ਆਪਾਂ ਨੂੰ ਆ ਏਵੇਂ ਨੀ ਹੋ ਸਕਦਾ ਪਾਲਣ ਪੋਸ਼ਣ ਕੀਤਾ ਖੇਤੀ ਦਾ ਹਾਂਜੀ ਹਾਂਜੀ ਖੇਤੀ ਆਪਣਾ ਹੀ ਪਾਲਣ ਪੋਸ਼ਣ ਕਰਦੀ ਹੈ ਹਮ ਜਿਵੇਂ ਖੇਤੀ ਤੋਂ ਆਪਣੇ ਮਤਲਬ ਦੇਸ਼ ਦੇ ਬਹੁਤ ਸਾਰੇ ਮਜਦੂਰਾਂ ਰੋਜ਼ਗਾਰ ਮਿਲਦਾ ਹੈ